NCC cadet ਅਤੇ ਸਕੂਲੀ ਬੱਚੇ ਵੀ parade ਵਿੱਚ ਹਿੱਸਾ ਲੈਂਦੇ ਹਨ। parade ਤੋਂ ਬਾਅਦ ਵੱਖ-ਵੱਖ ਰਾਜਾਂ ਦੀਆਂ ਝਾਕੀਆਂ ਦਿਖਾਈਆਂ ਜਾਂਦੀਆਂ ਹਨ। ਇਹ ਝਾਕੀਆਂ ਸਬੰਧਤ ਰਾਜਾਂ ਦੀ ਜੀਵਨ ਸ਼ੈਲੀ, ਸੰਸਕ੍ਰਿਤੀ, ਖਾਣ-ਪਾਣ, ਪਹਿਰਾਵੇ, ਰੀਤੀ ਰਿਵਾਜਾਂ, ਉਦਯੋਗਿਕ ਅਤੇ ਸਮਾਜਿਕ ਖੇਤਰ ਵਿੱਚ ਆਏ ਪਰਿਵਰਤਨਾਂ ਦੇ ਚਿੱਤਰ ਨੂੰ ਦਰਸਾਉਂਦੀਆਂ ਹਨ। ਰਾਸ਼ਟਰਪਤੀ ਭਵਨ, ਸੰਸਦ ਭਵਨ ਅਤੇ ਹੋਰ ਸਰਕਾਰੀ ਦਫ਼ਤਰਾਂ ਤੇ ਰੌਸ਼ਨੀ ਕੀਤੀ ਜਾਂਦੀ ਹੈ। ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਦੁਆਰਾ ਲੋਕ-ਨਾਚ ਅਤੇ ਲੋਕ-ਗੀਤ ਪੇਸ਼ ਕੀਤੇ ਜਾਂਦੇ ਹਨ। ਇਸ ਦਿਨ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਵੀ ਸਮਾਗਮ ਹੁੰਦੇ ਹਨ ਜਿਥੇ ਰਾਜਪਾਲ ਰਾਸ਼ਟਰੀ ਝੰਡਾ ਲਹਿਰਾਉਂਦੇ ਹਨ। ਇਸ ਦਿਨ ਕਈ ਤਰ੍ਹਾਂ ਦੇ ਬਹਾਦਰੀ ਪੁਰਸਕਾਰ ਵੀ ਦਿੱਤੇ ਜਾਂਦੇ ਹਨ। ਇਹ ਦਿਨ ਸਾਰੇ ਦੇਸ਼ ਦੇ ਲੋਕਾਂ ਨੂੰ ਦੇਸ਼ ਭਗਤੀ ਦੇ ਜੋਸ਼ ਨਾਲ ਭਰ ਦਿੰਦਾ ਹੈ ਅਤੇ ਅਨੇਕਤਾ ਦੇ ਬਾਵਜੂਦ ਸਾਰੇ ਦੇਸ਼ ਨੂੰ ਇੱਕ ਮਾਲਾ ਵਿਚ ਪਰੋਂਦਾ ਹੈ। ਇਸ ਦਿਨ ਹਰ ਭਾਰਤੀ ਨੂੰ ਭਾਰਤ ਵਰਗੇ ਇੱਕ ਵੱਡੇ ਲੋਕਤੰਤਰ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

ਇਸ ਦਿਨ ਦਿੱਲੀ ਵਿੱਚ ਵਿਜੈ ਚੌਂਕ ਵਿਖੇ ਵਿਸ਼ੇਸ਼ parade ਆਯੋਜਿਤ ਕੀਤੀ ਜਾਂਦੀ ਹੈ। ਭਾਰਤ ਦੇ ਰਾਸ਼ਟਰਪਤੀ ਇੱਕ ਰਾਸ਼ਟਰੀ ਧੁਨ ਦੇ ਨਾਲ ਤਿਰੰਗਾ ਲਹਿਰਾਉਂਦੇ ਹਨ ਅਤੇ ਉਹਨਾਂ ਨੂੰ ਇੱਕੀ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ। ਹਵਾਈ ਜਹਾਜਾਂ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਆਕਾਸ਼ ਵਿੱਚ ਤਿਰੰਗੇ, ਗੁਬਾਰੇ ਅਤੇ ਚਿੱਟੇ ਕਬੂਤਰ ਛੱਡੇ ਜਾਂਦੇ ਹਨ। Air Force ਤੇ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 parade ਵਿਜੈ ਚੌਂਕ ਤੋਂ ਸ਼ੁਰੂ ਹੋ ਕੇ ਰਾਜਪਥ ਅਤੇ ਦਿੱਲੀ ਦੇ ਅਨੇਕ ਖੇਤਰਾਂ ਤੋਂ ਗੁਜਰਦੀ ਹੋਈ ਲਾਲ ਕਿਲ੍ਹੇ ਤੇ ਜਾ ਕੇ ਸਮਾਪਤ ਹੋ ਜਾਂਦੀ ਹੈ। ਜਲ, ਥਲ ਅਤੇ ਹਵਾਈ ਤਿੰਨੋਂ ਸੈਨਾਵਾਂ ਦੀਆਂ ਟੁਕੜੀਆਂ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 NCC cadet ਅਤੇ ਸਕੂਲੀ ਬੱਚੇ ਵੀ parade ਵਿੱਚ ਹਿੱਸਾ ਲੈਂਦੇ ਹਨ। parade ਤੋਂ ਬਾਅਦ ਵੱਖ-ਵੱਖ ਰਾਜਾਂ ਦੀਆਂ ਝਾਕੀਆਂ ਵਿਖਾਈਆਂ ਜਾਂਦੀਆਂ ਹਨ। ਇਹ ਝਾਕੀਆਂ ਸਬੰਧਤ ਰਾਜਾਂ ਦੀ ਜੀਵਨ ਸ਼ੈਲੀ, ਸੰਸਕ੍ਰਿਤੀ, ਖਾਣ-ਪਾਣ, ਪਹਿਰਾਵੇ, ਰੀਤੀ ਰਿਵਾਜਾਂ,

ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਦੁਆਰਾ ਲੋਕ-ਨਾਚ ਅਤੇ ਲੋਕ-ਗੀਤ ਪੇਸ਼ ਕੀਤੇ ਜਾਂਦੇ ਹਨ। ਇਸ ਦਿਨ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਵੀ ਸਮਾਗਮ ਹੁੰਦੇ ਹਨ ਜਿਥੇ ਰਾਜਪਾਲ ਰਾਸ਼ਟਰੀ ਝੰਡਾ ਲਹਿਰਾਉਂਦੇ ਹਨ। ਇਸ ਦਿਨ ਕਈ ਤਰ੍ਹਾਂ ਦੇ ਬਹਾਦਰੀ ਪੁਰਸਕਾਰ ਵੀ ਦਿੱਤੇ ਜਾਂਦੇ ਹਨ। ਇਹ ਦਿਨ ਸਾਰੇ ਦੇਸ਼ ਦੇ ਲੋਕਾਂ ਨੂੰ ਦੇਸ਼ ਭਗਤੀ ਦੇ ਜੋਸ਼ ਨਾਲ ਭਰ ਦਿੰਦਾ ਹੈ ਅਤੇ ਅਨੇਕਤਾ ਦੇ ਬਾਵਜੂਦ ਸਾਰੇ ਦੇਸ਼ ਨੂੰ ਇੱਕ ਮਾਲਾ ਵਿਚ ਪਰੋਂਦਾ ਹੈ। ਇਸ ਦਿਨ ਹਰ ਭਾਰਤੀ ਨੂੰ ਭਾਰਤ ਵਰਗੇ ਇੱਕ ਵੱਡੇ ਲੋਕਤੰਤਰ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 ਇਸ ਦਿਨ ਦਿੱਲੀ ਵਿੱਚ ਵਿਜੈ ਚੌਂਕ ਵਿਖੇ ਵਿਸ਼ੇਸ਼ parade ਆਯੋਜਿਤ ਕੀਤੀ ਜਾਂਦੀ ਹੈ। ਭਾਰਤ ਦੇ ਰਾਸ਼ਟਰਪਤੀ ਇੱਕ ਰਾਸ਼ਟਰੀ ਧੁਨ ਦੇ ਨਾਲ ਤਿਰੰਗਾ ਲਹਿਰਾਉਂਦੇ ਹਨ ਅਤੇ ਉਹਨਾਂ ਨੂੰ ਇੱਕੀ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ। ਹਵਾਈ ਜਹਾਜਾਂ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਆਕਾਸ਼ ਵਿੱਚ ਤਿਰੰਗੇ, ਗੁਬਾਰੇ ਅਤੇ ਚਿੱਟੇ ਕਬੂਤਰ ਛੱਡੇ ਜਾਂਦੇ ਹਨ। ਤੇ Air Force ਤੇ jet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 parade ਵਿਜੈ ਚੌਂਕ ਤੋਂ ਸ਼ੁਰੂ ਹੋ ਕੇ ਰਾਜਪਥ ਅਤੇ ਦਿੱਲੀ ਦੇ ਅਨੇਕ ਖੇਤਰਾਂ ਤੋਂ ਗੁਜਰਦੀ ਹੋਈ ਲਾਲ ਕਿਲ੍ਹੇ ਤੇ ਜਾ ਕੇ ਸਮਾਪਤ ਹੋ ਜਾਂਦੀ ਹੈ। ਜਲ, ਥਲ ਅਤੇ ਹਵਾਈ ਤਿੰਨੋਂ ਸੈਨਾਵਾਂ ਦੀਆਂ ਟੁਕੜੀਆਂ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 NCC cadet ਅਤੇ ਸਕੂਲੀ ਬੱਚੇ ਵੀ parade ਵਿੱਚ ਹਿੱਸਾ ਲੈਂਦੇ ਹਨ। parade ਤੋਂ ਬਾਅਦ ਵੱਖ-ਵੱਖ ਰਾਜਾਂ ਦੀਆਂ ਝਾਕੀਆਂ ਵਿਖਾਈਆਂ ਜਾਂਦੀਆਂ ਹਨ। ਇਹ ਝਾਕੀਆਂ ਸਬੰਧਤ ਰਾਜਾਂ ਦੀ ਜੀਵਨ ਸ਼ੈਲੀ, ਸੰਸਕ੍ਰਿਤੀ, ਖਾਣ-ਪਾਣ, ਪਹਿਰਾਵੇ, ਰੀਤੀ ਰਿਵਾਜਾਂ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 ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਦੁਆਰਾ ਲੋਕ-ਨਾਚ ਅਤੇ ਲੋਕ-ਗੀਤ ਪੇਸ਼ ਕੀਤੇ ਜਾਂਦੇ ਹਨ। ਇਸ ਦਿਨ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਵੀ ਸਮਾਗਮ ਹੁੰਦੇ ਹਨ ਜਿਥੇ ਰਾਜਪਾਲ ਰਾਸ਼ਟਰੀ ਝੰਡਾ ਲਹਿਰਾਉਂਦੇ ਹਨ। ਇਸ ਦਿਨ ਕਈ ਤਰ੍ਹਾਂ ਦੇ ਬਹਾਦਰੀ ਪੁਰਸਕਾਰ ਵੀ ਦਿੱਤੇ ਜਾਂਦੇ ਹਨ। ਇਹ ਦਿਨ ਸਾਰੇ ਦੇਸ਼ ਦੇ ਲੋਕਾਂ ਨੂੰ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

ਇਸ ਦਿਨ ਦਿੱਲੀ ਵਿੱਚ ਵਿਜੈ ਚੌਂਕ ਵਿਖੇ ਵਿਸ਼ੇਸ਼ parade ਆਯੋਜਿਤ ਕੀਤੀ ਜਾਂਦੀ ਹੈ। ਭਾਰਤ ਦੇ ਰਾਸ਼ਟਰਪਤੀ ਇੱਕ ਰਾਸ਼ਟਰੀ ਧੁਨ ਦੇ ਨਾਲ ਤਿਰੰਗਾ ਲਹਿਰਾਉਂਦੇ ਹਨ ਅਤੇ ਉਹਨਾਂ ਨੂੰ ਇੱਕੀ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ। ਹਵਾਈ ਜਹਾਜਾਂ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਆਕਾਸ਼ ਵਿੱਚ ਤਿਰੰਗੇ, ਗੁਬਾਰੇ ਅਤੇ ਚਿੱਟੇ ਕਬੂਤਰ ਛੱਡੇ ਜਾਂਦੇ ਹਨ। Air Force ਤੇ jet

parade ਵਿਜੈ ਚੌਂਕ ਤੋਂ ਸ਼ੁਰੂ ਹੋ ਕੇ ਰਾਜਪਥ ਅਤੇ ਦਿੱਲੀ ਦੇ ਅਨੇਕ ਖੇਤਰਾਂ ਤੋਂ ਗੁਜਰਦੀ ਹੋਈ ਲਾਲ ਕਿਲ੍ਹੇ ਤੇ ਜਾ ਕੇ ਸਮਾਪਤ ਹੋ ਜਾਂਦੀ ਹੈ। ਜਲ, ਥਲ ਅਤੇ ਹਵਾਈ ਤਿੰਨੋਂ ਸੈਨਾਵਾਂ ਦੀਆਂ ਟੁਕੜੀਆਂ

NCC cadet ਅਤੇ ਸਕੂਲੀ ਬੱਚੇ ਵੀ parade ਵਿੱਚ ਹਿੱਸਾ ਲੈਂਦੇ ਹਨ।

ਇਹ Offers ਮਿਲਨੀਆ ਬਠਿੰਡਾ ਜੇਲ ਚ ਸ਼ੁਰੂ ਹੋ ਗਈਆਂ। Normally ਜਦੋ ਤੁਸੀਂ ਕਿਤੇ ਨਵੀ ਜਗਹ ਤੇ ਹੁਣੇ ਉਹ ਨਾ ਓਦੋ ਤੁਹਾਨੂੰ ਪਤਾ ਨਹੀਂ ਲੱਗਦਾ ਇਹ ਹੋ ਕਿ ਰਿਹਾ। ਸਾਨੂੰ ਉਸੇ ਹਿਸਾਬ ਨਾਲ ਢਲਣਾ ਪੈਂਦਾ। ਮੈ ਵੀ ਉਸੇ ਹਿਸਾਬ ਨਾਲ ਉਹਨਾਂ ਨਾਲ ਢਲ ਗਿਆ ਵੀ ਹਾਂ ਭੀ ਚਲੋ। ਮੈ ਨਵੀ ਜਗਾਹ ਤੇ ਆਇਆ। ਨਾਲੇ ਕੀ ਪਤਾ ਮਾਹੌਲ ਕਿਦਾਂ ਦਾ ਹੁੰਦਾ ਕਿਦਾਂ ਦਾ ਨਹੀਂ। ਜਿਵੇ ਜਿਵੇ ਸੱਤ ਦਿਨ ਨਿਕਲੇ ਨੇ ਸੱਤਾ ਦਿਨਾਂ ਦੇ ਬਾਅਦ ਮੇਰੀ ਜਮਾਨਤ ਹੋਈ। ਜਮਾਨਤ ਹੋ ਕੇ ਮੈ ਜਦੋ ਜੇਲ ਚੋ ਬਾਹਰ ਆਣ ਲੱਗਾ ਤਾਂ ਉੱਥੇ ਇੱਕ ਬੰਦਾ ਸੀ। ਉਸ ਬੰਦੇ ਨੇ ਮੈਨੂੰ ਗੱਲ ਕਹੀ ਬਾਈ ਕਿੰਨੇ Number ਲੈਕੇ ਚੱਲਿਆ। Phone Number ਕਿੰਨੇ ਇੱਕਠੇ ਕੀਤੇ। ਮੈ ਕਿਹਾ ਬਾਈ ਜੀ ਚਾਲੀ ਪੰਤਾਲੀ number ਨੇ। ਕਹਿੰਦਾ ਕੁਛ Gangsters ਦੇ ਹੋਣਗੇ, ਕੁਛ ਨਸ਼ੇ ਵਾਲਿਆਂ ਦੇ ਹੋਣਗੇ। ਤੇ ਕੁਛ ਤੇਰੇ ਏਦਾਂ ਦੇ ਯਾਰ ਦੋਸਤ ਜੋ ਜੇਲ ਚ ਬਣੇ ਹੋਣਗੇ। ਉਹ ਮੈਨੂੰ ਉਹਨੇ ਇੱਕ ਨਸੀਹਤ ਦਿੱਤੀ ਕਿ ਬਾਈ ਅੱਜ ਜੇ ਤੂੰ ਏਥੋਂ Number ਲੈਕੇ ਚਲਾ ਗਿਆ। ਤਾ ਸਮਝ ਲੈ ਤੇਰੀ ਜਿੰਦਗੀ ਬਦਲ ਗਈ। ਤੈਨੂੰ ਪਤਾ ਵੀ ਨਹੀਂ ਲੱਗਣਾ ਕਿ ਤੂੰ ਕਿਹੜੇ ਵੇਲੇ ਇਸ ਦਲਦਲ ਚ ਫਸ ਜਾਣਾ। ਵੀ ਇਹ number ਇੱਥੇ ਪਾੜ ਕੇ ਸੁੱਟ ਕੇ ਜਾ। ਬਾਈ ਹਿੰਮਤ ਕਰਕੇ ਮੈ ਓਹੀ number ਪਾੜ ਕੇ ਸੁੱਟ ਦਿੱਤੇ । ਵੀ ਹੁਣ ਇਹ ਕੰਮ ਨਹੀਂ ਇਸ ਪਾਸੇ ਨਹੀਂ ਜਾਣਾ । ਪਰ ਕੁਝ ਲੋਕ ਏਦਾਂ ਦੇ ਹੁੰਦੇ ਨੇ ਕੀ ਜਿਹੜਾ ਤੁਹਾਡਾ ਪਿੱਛਾ ਨਹੀਂ ਛੱਡਦੇ। ਉਹੀ ਗੱਲ ਮੇਰੇ ਨਾਲ ਹੋਈ। ਜਦੋ ਜੇਲ ਦੇ ਵਿੱਚੋ ਮੈ ਨਿਕਲ ਆਇਆ।

ਉਹਦੇ ਚ ਮੇਰੀ ਜਿੰਦਗੀ ਏਨੀ ਕੁ ਬਦਲ ਤੀ। ਕਿ ਜਿਸ ਬੰਦੇ ਕੋਲੋਂ ਮੈ ਉਧਾਰ ਪੈਸੇ ਵੀ ਲੈਣੇ ਹੁੰਦੇ ਸੀ। ਉਹ ਬੰਦਾ ਵੀ ਮੇਰਾ ਸਾਥ ਛੱਡ ਗਿਆ। ਕਿਸੇ ਦੇ ਕੋਲੋਂ ਮੈ ਜਮੀਨ ਗਹਿਣੇ ਧਰ ਕੇ ਵੀ ਪੈਸੇ ਲੈਣੀ। ਤਾਂ ਓਹਨੇ ਦੇਣੀ ਨਹੀਂ। ਫਿਰ ਗਹਿਣੇ ਜਮੀਨ ਇੰਦੇ ਵਿੱਚ ਕਿਸੇ ਨੂੰ ਗਹਿਣੇ ਜਮੀਨ ਦਿੱਤੀ। ਅੱਧਾ ਕਿਲਾ ਮੈਨੂੰ ਵੇਚਣਾ ਪੈ ਗਿਆ। ਇਸੇ ਚੀਜ਼ ਨੂੰ ਲੈਕੇ। ਲੋਕਾਂ ਚ ਗੱਲ ਬੜੀ ਪ੍ਰਚੱਲਿਤ ਹੋ ਗਈ। ਕਿ ਮਹਿਤੀਆਂ ਮੁੰਡੇ ਨੇ ਜਮੀਨ ਵੇਚ ਤੀ। ਬਾਕੀ ਜਿਹੜੀ ਥੋੜੀ ਬਹੁਤ ਰਹਿੰਦੀ ਏ ਉਹ ਵੀ ਵਿਕ ਜਾਣੀ ਹੈ ।

ਵੀ ਘਰ ਦੇ ਵਿਚ ਜੇ ਮੈ ਗੱਲ ਕਰਾ ਤਾਂ ਇਕ ਰੁਪਿਆ ਤੱਕ ਨਹੀਂ ਸੀ। ਜੇ ਕਿਸੇ ਕੋਲ ਉਧਾਰ ਸੌਦਾ ਚੱਕਣ ਜਾਣਾ ਸੀ ਗਾ ਉਹ ਵੀ ਨਹੀਂ ਕੋਈ ਦਿੰਦਾ ਸੀ। ਏਡਾ ਕੁ ਹਾਲਤ ਉਸ Time ਬਦਤਰ ਹੋ ਗਏ ਸੀ। ਤੇ ਰਿਸ਼ਤੇਦਾਰ ਤਾਂ ਦੂਰ ਦੀ ਗੱਲ ਏ। ਕੋਈ ਭੂਆ ਕੋਈ ਕੁਛ ਨਹੀਂ ਕੋਈ ਨਾਲ ਨਹੀਂ ਖੜਾ। ਉਸ ਦਿਨ ਸਿਰਫ ਮੇਰੇ ਨਾਲ ਇੱਕ ਮੇਰਾ ਮਾਮਾ ਇੱਕ ਮੇਰੀ ਮਾਸੀ। ਮਾਸੀ ਨੇ ਮੇਰੀ ਮੰਮੀ ਕੋਲ ਕਦੇ ਬੁੱਕਲ ਦੇ ਵਿੱਚ ਹੱਥ ਵਿੱਚ ਕਦੀ ਦੋ ਹਜ਼ਾਰ ਫੜਾ ਜਾਣਾ ਕਦੀ ਕੁਛ ਤੇ ਮੇਰੇ ਮਾਮੇ ਨੇ ਮੇਰੀ ਏਨੀ ਕ ਮੱਦਦ ਉਸ Time ਕੀਤੀ ਇਕ Time ਮੈਨੂੰ ਯਾਦ ਆ ਮੈਨੂੰ ਜਦੋ ਮਾਮੇ ਨੇ ਗੱਲ ਕਹਿਤੀ ਭਾਈ ਅਜੇ ਤੋਂ ਬਾਦ ਮੈਂ ਤੇਰੀ ਮਦਦ ਨੀ ਕਰਨੀ ਕਿਉਂਕਿ ਤੂੰ ਪੁੱਠੇ ਕੰਮ ਕਰਨੇ ਨਹੀਂ ਛੱਡਣੇ। ਤੇ ਮੈ ਤੇਰੀ ਮਦਦ ਅੱਜ ਤੋਂ ਬਾਦ ਬੰਦ ਆਂ । ਕਿਉਂਕਿ ਮੈ ਕੋਈ ਪੁੱਠਾ ਕੀਤਾ ਵੀ ਨਹੀ ਸੀ। ਪਰ ਇੱਕ ਗੱਲ ਯਾਦ ਰੱਖਿਓ ਜਦੋ ਤੁਹਾਡੇ ਤੇ ਕੋਈ blame ਲੱਗਦਾ ਆਂ ਨਾ ਵੀ ਤੁਸੀਂ ਆਹ ਕੰਮ ਗ਼ਲਤ ਕਰਤਾ। ਹਜੇ court ਨੇ decide ਨਹੀਂ ਕੀਤਾ ਹੁੰਦਾ ਵੀ ਤੁਸੀਂ ਕੀ ਕੀਤਾ ਹੈ ਪਰ ਲੋਕਾਂ ਨੇ ਤੁਹਾਨੂੰ ਮੁਜਰਿਮ ਬਣਾ ਦੇਣਾ। ਉਹਨਾਂ decide ਕਰ ਦੇਣਾ ਹੁੰਦਾ ਏ ਕਿ ਤੁਸੀਂ ਇੱਕ ਬਹੁਤ ਵੱਡੇ ਮੁਜਰਿਮ ਹੋ। ਤਾਂ ਤੁਸੀਂ ਲੋਕਾਂ ਸਾਮਣੇ ਓਵੇ ਦੇ ਓਵੇ ਪੇਸ਼ ਹੋਗੇ ਠੀਕ ਆ ਜੀ ਚਲੋ ਇਹ ਵੀ ਸਮਾਂ ਨਿਕਲਿਆ ਤੇ ਬੇਟੇ ਦਾ ਮੇਰੀ wife ਦਾ cesarean operation ਹੋਣਾ ਸੀ doctor ਦੇ ਕੋਲ ਬੈਠੇ ਆ। ਇੱਕ ਮੇਰਾ ਬੜਾ ਖਾਸ ਮਿੱਤਰ ਬਚਪਨ ਤੋਂ ਅਸੀਂ ਇਕੱਠੇ ਹੀ ਸੀ। ਖੇਡਦੇ ਰਹੇ ਆ ਤੇ ਖੇਡਣ ਤੋਂ ਬਾਅਦ ਓ ਮੁੰਡਾ UK ਚਲਾ ਗਿਆ। UK ਜਾਣ ਤੋਂ ਬਾਅਦ ਓਹਨੂੰ ਮੇਰੇ ਹਾਲਾਤ ਦਾ ਪਤਾ ਲੱਗਿਆ। ਚੱਲ ਯਾਰ ਕੋਈ ਤਾ ਮੇਰੇ ਨਾਲ ਖੜਾ ਏ। ਚਲੋ ਕੋਈ ਗੱਲ ਨਹੀਂ ਆ ਨਹੀਂ ਖੜਾ ਉਹ ਨਹੀਂ ਖੜਾ। ਚੱਲ ਇੱਕ ਯਾਰ ਦੋਸਤ ਤਾ ਮੇਰੇ ਨਾਲ ਖੜਾ। ਚੱਲ ਕਿੱਤੇ ਨਾ ਕਿੱਤੇ ਮੇਰੀ ਇਹ ਮਦਦ ਜਰੂਰ ਕਰੁ। ਚਲੋ ਮੈਨੂੰ ਪੁੱਛਿਆ ਕੋਈ help ਦੀ ਲੋੜ ਹੈ। ਮੈ ਓਹਨੂੰ ਇਹ ਗੱਲ ਕਹਿ ਬਾਈ ਕੱਲ ਨੂੰ ਤੇਰੀ ਭਾਬੀ ਦਾ ਅਪਰੇਸ਼ਨ ਏ। ਤੇ ਜੇ ਹੋ ਸਕੇ ਥੋੜੀ ਬਹੁਤ ਮਦਦ ਕਰ ਦੇਵੇ ਤਾਂ ਬਹੁਤ ਵਧੀਆ। ਤੇ ਉਹ ਬੰਦੇ ਨੇ ਜਦੋ

ਉਸ ਬੰਦੇ ਦਾ ਦੁਬਾਰਾ Phone ਨਹੀਂ ਆਇਆ। ਉਸ ਬੰਦੇ ਦਾ ਦੁਬਾਰਾ Phone ਤੱਕ ਨਹੀਂ ਆਇਆ। ਬੀ ਪਤਾ ਨਹੀਂ ਉਹ ਮੇਰੀ help ਉਸ Time ਕਿਵੇਂ ਵੀ ਕਰ ਸਕਦਾ ਸੀ। ਸ਼ਾਇਦ ਪੰਜ ਹਜ਼ਾਰ ਦੀ, ਦੱਸ ਹਜ਼ਾਰ ਦੀ, ਪੰਦਰਾਂ ਹਜ਼ਾਰ ਦੀ ਜਾ ਵੀਹ ਹਜ਼ਾਰ। ਇਹ ਅਸਲ ਚ ਅਸਲੀਅਤ ਏ ਤੁਹਾਡੀ ਅਸਲੀਅਤ ਏ ਜਦੋ ਤੁਹਾਡਾ ਮਾੜਾ ਸਮਾਂ ਆਉਂਦਾ ਨਾ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ। ਚਾਹੇ ਕੋਈ ਵੀ ਕਰ ਲੋ ਸਮਾਂ ਬੀਤਿਆਂ ਬੇਟੇ ਦਾ ਓਪਰੇਸ਼ਨ ਹੋਇਆ। ਆ ਬੇਟਾ ਹੋਇਆ ਮੇਰੇ ਤੇ ਉਸ ਦਿਨ ਨਾ ਦਿਮਾਗ ਚ ਇੱਕ ਗੱਲ ਆ ਗਈ।

ਵੀ ਬਾਈ ਇੱਕ ਕੰਮ ਕਰਨਾ ਦੱਸ ਕਰ ਦਏਗਾ ਤੇ ਹੈਰਾਨੀ ਸੀ ਉਸ ਚੀਜ਼ ਨੂੰ ਲੈਕੇ ਵੀ ਯਾਰ Phone ਆਇਆ ਬੰਦੇ ਦਾ। ਫੇਰ ਦਿਮਾਗ ਚ ਇੱਕ ਚੀਜ਼ ਆ ਗਈ ਵੀ ਯਾਰ ਕਿਉਂ ਨਾ ਤੂੰ ਇਹ ਕੰਮ ਕਰ ਲੈ। ਗੈਰ ਕਾਨੂੰਨੀ ਕੰਮ ਏ ਕੋਈ ਨਹੀਂ ਪੈਸੇ ਤਾਂ ਮਿਲ ਜਾਊਗਾ। ਠੀਕ ਏ ਤੂੰ ਆਪਣੀ ਜੇਲ ਕੱਟ ਲਾਇੰਗਾ ਕੋਈ ਗੱਲ ਨਹੀਂ। ਪਰ ਤੇਰੇ ਬੱਚੇ, ਤੇਰੀ Wife, ਤੇਰੀ Mother ਤਾਂ ਸੁੱਖ ਦਾ ਜੀਵਨ ਕੱਟ ਲੈਣ ਗਿਆ ਚਲੋ ਸੋਚ ਲਿਆ ਵੀ ਇਹ ਕੰਮ ਕਰਨਾ। ਉਸ ਦਿਨ ਨਾ ਦਿਮਾਗ ਚ ਹੋਰ ਦੋ ਗੱਲਾਂ ਬੈਠੀਆਂ ਸੀ। ਵੀ ਯਾਰ ਜਾਂ ਤਾਂ ਤੂੰ ਆਪਣੇ ਆਪ ਨੂੰ ਖਤਮ ਕਰ ਲੈ। ਜਾਂ ਤੂੰ Gangster ਬਣ ਕੇ ਨਾ ਚੰਗੀ ਜਿੰਦਗੀ ਆਪਣੀ family ਨੂੰ। ਉਸ ਦਿਨ Life ਚ ਜਿੰਦਗੀ ਚ ਇਹ ਚੀਜ਼ ਚਲਦੀਆ ਸੀ। ਸੋ ਇਹ ਵੀ ਚੀਜ਼ ਨਿਕਲੀ ਹੋਲੀ ਹੋਲੀ ਸਮਾਂ ਕਹਿੰਦੇ ਨਾ ਸਮਾਂ ਬਹੁਤ ਵੱਡਾ ਬਲਵਾਨ ਹੁੰਦਾ। ਸਮਾਂ ਜਦੋ ਤੁਹਾਡੇ ਨਾਲ ਸ਼ੁਰੂ ਕਰਦਾ ਖੇਡਣਾ ਤੁਹਾਨੂੰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕੇਹੜੀ ਚੀਜ਼ ਹੋ ਜਾਣੀ। ਇਹ ਵੀ ਸਮਾਂ ਮੇਰੇ ਨਾਲ ਬੀਤ ਗਿਆ। ਲੜਦੇ ਢਹਿੰਦੇ ਬੀਤੀਆਂ। ਅੱਛਾ ਜਦੋ ਬੇਟਾ ਹੋਇਆ ਉਹੰਦਾ ਨਾਮ ਰੱਖਿਆ ਸ਼ਾਇਦ ਜਿੰਦਗੀ ਦੇ ਉੱਤੇ ਇਸ ਵਾਰ ਫਤਿਹ ਹਾਂਸਲ ਕਰਾ। ਉਹਨੂੰ ਦੇਖ ਕੇ ਬੜੀ ਮਨ ਨੂੰ ਖੁਸ਼ੀ ਹੋਈ। ਵੀ ਅੱਜ ਦੋ ਬੱਚੇ ਰੱਬ ਨੇ ਤੈਨੂੰ ਦੇਤੇ ਏ। ਉਸ Time ਨਾ ਮੇਰੇ ਮਨ ਚ ਇੱਕ ਗੱਲ ਆਈ ਵੀ ਮੈ ਨਾ ਹਜ਼ੂਰ ਸਾਹਿਬ ਅਰਦਾਸ ਕਰ ਕੇ ਆਇਆ ਸੀ ਗਾ। ਬਾਬਾ ਜੀ ਮੈਨੂੰ ਨਾ ਬੇਟੀ ਦੇਇ। ਇੱਕ ਬੇਟਾ ਦੇਤਾ ਇੱਕ ਬੇਟੀ ਦੀ । ਪਰ ਰੱਬ ਨੇ ਮੈਨੂੰ ਦੋ ਬੇਟੇ ਦਿੱਤੇ। ਉਸ Time ਮੇਰੇ ਮਨ ਦੇ ਵਿੱਚ ਨਾ ਮੇਰੀ Mother ਨੂੰ ਕਿਹਾ ਮੰਮੀ ਇਹ ਨਾ ਸ਼ਾਇਦ ਤਾਂ ਦਿੱਤੇ ਏ। ਜੇ ਇੱਕ ਭਰਾ ਤੇ ਮਾੜਾ ਸਮਾਂ ਆਜੂੰਗਾ ਤਾ ਦੂਜਾ ਭਰਾ ਉਹਂਦੇ ਨਾਲ ਖੜੂਗਾ ਜਰੂਰ। ਸ਼ਹੀਦ ਇਸ ਕਰਕੇ ਮੇਰੇ ਵਾਹਿਗੁਰੂ ਨੇ ਇਹ ਦੋ ਬੱਚੇ ਦਿੱਤੇ। ਸਮਾਂ ਬੀਤਿਆਂ ਹੋਲੀ ਹੋਲੀ ਸੋਚਿਆ ਵੀ ਕੰਮ ਨਹੀਂ ਗ਼ਲਤ ਕਰਨਾ। ਹੁਣ ਇਕ ਵਾਰ ਤੂੰ ਨਾਜਾਇਜ਼

ਦੂਰਦਰਸ਼ਨ ਲਈ ਇੱਕ Prome ਸ਼ੁਰੂ ਕਰ ਦਿੱਤਾ। ਪਿੰਡਾਂ ਪਿੰਡਾਂ ਦੇ ਵਿੱਚ ਬਠਿੰਡੇ ਸ਼ੁਰੂ ਕੀਤੇ। ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਬਹੁਤ ਸੋਹਣਾ ਬਠਿੰਡੇ ਸੀ। ਪਰ ਉੱਥੇ ਵੀ PAID SYSTEM ਸੀ। ਕਿਸੇ ਕੋਲੋਂ ਮੰਗੇ ਸਾਨੂੰ ਪੈਸੇ ਆਉਣੇ ਨਾ। ਉਹ paid system ਚਲਦਾ ਗਿਆ ਚਲਦਾ ਗਿਆ ਚਲਦਾ ਗਿਆ । ਉਹਦੇ ਚ ਵੀ ਸਾਡਾ LOSS ਘਟੋ ਘੱਟ ਚਾਰ ਪੰਜ ਲੱਖ ਰੁਪਯਾ ਜੇੜਾ LOSS ਸੀ ਸਾਡਾ। ਉਹ ਸਾਡਾ ਸਿਰ ਤੇ ਪੈਸਾ ਚੜ ਗਿਆ। ਤੇ ਇਹ ਪੰਜ ਲੱਖ ਰੁਪਇਆ ਲਾਉਣ ਲਈ ਕੋਲ ਹੈ ਨਹੀਂ ਸੀ ਕੁਛ ਵੀ। ਕਿਵੇਂ ਕਰਦੇ ਕਿੰਵੇ ਲਾਉਣਾ ਲਾਉਣਾ ਕਿਥੋਂ ਆ? । ਠੀਕ ਏ ਜੀ ਜਿਹੜੇ ਬੰਦੇ ਕੋਲੋਂ ਪੈਸੇ ਲੈਣਾ ਉਸ Time । ਤੇ ਸਭ ਤੋਂ ਵੱਡੀ ਗੱਲ ਏ ਜਦੋ ਵੀ ਜਿਸ ਬੰਦੇ ਕੋਲੋਂ ਪੈਸਾ ਲੈਣਾ। ਉਸ ਬੰਦੇ ਨੇ ਮੇਰੇ ਕੋਲੋਂ ਮੰਗਣਾ ਤੇ ਮੇਰੇ ਕੋਲ ਪੈਸਾ ਹੋਣਾ ਨਾ। ਉਸ ਬੰਦੇ ਨੇ ਫਿਰ ਮੇਰੇ ਤੇ ਝੂਠਾ ਪਰਚਾ ਦਰਜ ਠਾਣੇ ਚ ਕਹਿ ਕੇ ਜੀ ਇਹ ਤਾਂ ਕਬੂਤਰ ਬਾਜੀ ਕਰਦਾ। ਇਹ ਤਾਂ ਫਲਾਣਾ ਕੰਮ ਕਰਦਾ ਕਰਦਾ। ਚਲੋ ਜੀ ਉਹ ਇੱਕ ਪਰਚਾ ਹੋਇਆ। ਦੋ ਪਰਚੇ ਹੋਏ, ਤਿੰਨ ਪਰਚੇ ਹੋਏ ਫਿਰ ਚਾਰ ਪਰਚੇ ਹੋਏ। ਚਾਰ ਪਰਚੇ ਹੋਏ ਨਾ ਤਾਂ ਕਿਸੇ ਨੇ ਠਾਣੇ ਚ ਕਹਿ ਕੇ ਪੰਜ ਲੱਖ ਦਾ ਪਾ ਤਾ ਕੇਸ ਕਿਸੇ ਨੇ ਸੱਤ ਲੱਖ ਦਾ ਪਾਤਾ ਕੇਸ। ਇੱਕ ਤਾਂ ਹੈਰਾਨੀ ਵਾਲੀ ਗੱਲ ਦੋ ਹਜ਼ਾਰ ਉਨੀ ਵਿੱਚ ਜਦੋ Last ਪਰਚਾ ਹੋਇਆ। ਅਠਾਰਾਂ ਲੱਖ ਰੁਪਇਆ ਮੇਰੇ ਸਰ ਤੇ ਪਾ ਤਾਂ। ਵੀ ਅਠਾਰਾਂ ਲੱਖ ਰੁਪਇਆ ਮੈ ਇਸ ਬੰਦੇ ਤੋਂ ਲੈਣਾ। ਮੈ ਕਿਹਾ ਬਾਈ ਤੇਰੀ ਤਾਂ Payment ਏਨੀ ਹੈ ਨਹੀਂ ਸੀ। ਵੀ ਤੂੰ ਏਦਾਂ ਮੇਰੇ ਨਾਲ ਨਾਜਾਇਜ਼ ਨਾ ਕਰ। But ਨਹੀਂ ਪੁਲਿਸ ਤਾਂ ਪੁਲਿਸ ਅੱਗੇ ਕੋਈ ਜ਼ੋਰ ਨਹੀਂ। ਪੁਲਿਸ ਤਾਂ ਰੇਡਾ ਮਾਰਦੀ ਰਹੀ ਘਰ ਵਿੱਚ। ਤੇ ਉਹ ਵਾਹਿਗੁਰੂ ਦੀ ਏਨੀ ਕਿਰਪਾ ਰਹੀ ਨਹੀਂ Arrest ਨਹੀ ਹੋਏ। ਦੁਬਾਰਾ Arrest ਨਹੀਂ ਹੋਏ ਮੌਕਾ ਮਿਲਿਆ

ਦੋ ਹਜ਼ਾਰ ਸੋਲਾਂ ਦੇ ਵਿੱਚ ਸਾਡੇ ਕੋਲ ਇੱਕ Music Director ਸੀ। ਉਹਂਦੇ ਨਾਲ ਗੱਲ ਹੋਈ ਜਾ ਕੇ ਮੈਨੂੰ ਕਹਿੰਦੇ Music Director ਸ਼ੁਰੂ ਕਰ। Music Company ਸ਼ੁਰੂ ਕਰ ਮੈਨੂੰ ਕੁਛ ਪਤਾ ਨਹੀਂ ਸੀ ਉਸ ਬਾਰੇ ਉਹ ਕਹਿੰਦੇ ਵੀ Paid ਆ ਪੱਚੀ ਹਜ਼ਾਰ ਰੁਪਇਆ ਲੈਣਾ ਉਹਨਾਂ ਨੇ Channel ਬਣਾ ਕੇ ਦੇਣ ਦਾ। ਤੇ ਤੁਸੀਂ ਇਹ Channel ਕਰੋ। ਉਸ Time ਮੈਨੂੰ ਲੱਗਦਾ ਪੰਦਰਾਂ ਹਜ਼ਾਰ ਰੁਪਇਆ ਮੇਰੀ Account ਚ ਸੀ। ਮੇਰੇ ਬਹੁਤ ਆਜ਼ਿਜ਼ ਮਿੱਤਰ ਮੇਰੇ Family ਵਾਂਗੂ ਸੀ। ਜਿੰਨਾ ਨੇ ਬਹੁਤ ਮਾੜੇ ਸਮੇ ਚ ਮੇਰੇ ਨਾਲ ਖੜੇ ਆ। ਓਹਨੇ ਸਲਾਹ ਦੀ ਬਾਈ ਚੱਲ ਏਨੇ Loss ਖਟ ਲਏ ਪੰਦਰਾਂ ਹਜ਼ਾਰ ਹੋਰ ਸੀ। ਤੇ ਉਹ ਪੰਦਰਾਂ ਹਜ਼ਾਰ ਵੀ ਜੇਬ ਚੋ ਕੱਢ ਕੇ ਅਸੀਂ Account ਚ ਪਾ ਕੇ ਦੇਤਾ। ਓਹਨਾ ਸਾਨੂੰ ਇੱਕ Channel ਬਣਾ ਤਾ ਵੀ ਆ ਤੁਹਾਡਾ Channel ਆ। ਪਰ ਓਹੀ ਵੀ ਕਿ ਸੀ ਉਹਦੇ ਵਿਚ Music

ਜਦੋ ਵੀ ਕਿਸੇ ਪਾਸੇ ਲਾਇਆ ਨਾ ਪੂਰਾ Hundred Percent ਕਰਕੇ ਲਾਇਆ। ਵੀ ਜਿੰਦਗੀ ਚ ਕੁਛ ਕਰਕੇ ਜਾਉ। ਨਕੋਦਰ ਦੇ ਵਿੱਚ ਇੱਕ Office ਖੋਲਿਆ। ਨਕੋਦਰ ਜਦੋ Office ਖੋਲਿਆ। Office ਕਿਸੇ ਮਿੱਤਰ ਯਾਰ ਦੋਸਤ ਦਾ ਸੀ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਵੀ Partner Ship ਕਰ ਲੈ। Partner Ship ਕਰਲੀ। ਉਸ Time ਪੈਸਿਆਂ ਦੀ ਕਮੀ ਬਹੁਤ ਸੀ। ਕਿਓਂਕਿ ਪੈਸਾ ਹੈ ਹੀ ਨਹੀਂ ਸੀ ਕੋਲ। ਤੇ ਹੁਣ ਨੇ ਕਿਹਾ ਵੀ Office ਮੇਰਾ ਕੰਮ ਕੰਮ ਤੇਰਾ ਤੂੰ ਕੰਮ ਕਰਨਾ। ਤੂੰ ਕੁਛ ਨਹੀਂ ਕਰਨਾ ਤੂੰ ਸਿਰਫ ਕੰਮ ਕਰਨਾ ਦਿਮਾਗ ਤੂੰ ਆਵਦਾ ਲੈ ਅਸੀਂ ਤੇਰੀ Help ਕਰਾਂਗੇ। ਠੀਕ ਏ ਬਾਈ। ਇੱਕ ਪਾਸੇ OFFICE ਜਾਣਾ ਸ਼ੁਰੂ ਕਰਤਾ ਦੂਜੇ ਪਾਸੇ ਮੇਰੀ WIFE ਨੂੰ ਤੇ MOTHER ਨੂੰ ਕਹਿਣ ਲੱਗ ਪੈਣਾ। ਕਿ ਕਿਸੇ ਬਾਬੇ ਕੋਲੋਂ ਪੁੱਛਾਂ ਪੁੱਛ ਲੋ ਵੀ ਕੰਮ ਨਹੀਂ ਚਲਦਾ। ਸ਼ਾਇਦ ਕੋਈ ਭੁੱਲ ਨਾ ਹੋ ਗਈ ਹੋਵੇ। ਸ਼ਾਇਦ ਕੋਈ ਆ ਚੀਜ਼ ਨਾ ਹੋ ਗਈ ਹੋਵੇ। ਪਰ ਇੱਕ ਸੀ ਗਾ Stock Markeet ਚ ਜਦੋ ਕੰਮ ਕਰਦੇ ਸੀ। ਉਸ Time ਮੈ ਕਾਫੀ ਵਿੱਘੜ ਗਿਆ। ਜਦੋ Office ਮੇਰਾ ਬੰਦ ਹੋਇਆ ਬਹੁਤ ਵਿੱਘੜੀਆਂ ਸੀ। ਤੇ ਮੈਨੂੰ ਪਤਾ ਸੀ ਜਦੋ ਵੀ ਕਦੇ ਕੋਈ ਪੁੱਤ ਵਿੱਘੜ ਦਾ ਨਾ ਤੇ ਉਹੰਦਾ ਖਰਚਾ ਬੰਦ ਕਰਦਾ ਸਭ ਤੋਂ ਪਹਿਲਾ। ਤੇ ਮੇਰੇ ਨਾਲ ਵੀ ਓਹੀ ਹੋਇਆ। ਤੇ ਮੇਰੇ ਵਾਹਿਗੁਰੂ ਨੇ ਮੇਰਾ ਖਰਚਾ ਬੰਦ ਕਰਤਾ ਸੀ। Stock ਕਰਤਾ ਸੀ ਵੀ ਕੀਤੇ ਮੁੰਡਾ ਵਿੱਘੜ ਨਾ ਜਾਵੇ। ਕੀਤੇ ਗ਼ਲਤ ਸੰਗਤ ਚ ਨਾ ਪੈ ਜਾਵੇ, ਨਸ਼ੇ ਚ ਨਾ ਪੈ ਜੇ। ਸੋ ਜਦੋ ਇਹ ਚੀਜ਼ ਹੋਣੀ ਅਰ ਹੋਈ ਤਾ ਮੈਨੂੰ ਮੇਰੀ wife ਨਾ ਕਹਿਣ ਬਾਬੇ ਕੋਲ ਜਾਣਾ ਚੱਲ ਸਾਡੇ ਨਾਲ। ਮੈ ਓਹਨਾ ਨੂੰ ਬਹੁਤ ਮਨਾ ਕੀਤਾ ਵੇ ਇਹ ਪਖੰਡ ਬਾਜ ਆ। ਇਹ ਸਾਡਾ ਸਾਡੇ ਲਈ ਨਹੀਂ ਹੇਗਾ ਸਾਡੇ ਸਿੱਖੀ ਧਰਮ ਸਾਡੇ ਲਈ ਹੈ। ਸਾਡੇ ਲਈ ਹੋਰ ਏ ਨਹੀਂ ਹੈਗੇ। But ਨਹੀਂ ਚਲੋ ਮਨ ਲਈ ਗੱਲ। ਚਲ ਗਿਆ ਬਾਬੇ ਦੇ ਕੋਲ ਤੇ ਬਾਬੇ ਨੂੰ ਜਾਕੇ ਜਦੋ ਮੇਰੀ Wife ਨੇ ਮੱਥਾ ਟੇਕਿਆ। ਮੇਰੀ Mother ਨੇ ਜਾਕੇ ਮੱਥਾ ਟੇਕਿਆ। ਮੇਰੀ Mother ਬਿਮਾਰ ਸੀ ਉਸ Time । ਮੈਨੂੰ ਕਹਿੰਦੇ ਮੱਥਾ ਟੇਕ। ਤੇ ਮੈ ਕਿਹਾ ਮੰਮੀ ਮੈ ਪਖੰਡ ਦੇ ਮੂਹਰੇ ਨਹੀਂ ਝੁਕ ਸਕਦਾ। ਇਹ ਭਾਵੇ ਸੱਚ ਏ ਝੂਠ ਏ ਮੈਨੂੰ ਨਹੀਂ ਪਤਾ। ਪਰ ਮੈ ਪਖੰਡ ਮੂਹਰੇ ਨਹੀਂ ਝੂਕਣਾ। ਤੇ ਉਹ ਬਾਬਾ ਵੀ ਮੈਨੂੰ ਵੇਖ ਕੇ ਜ਼ਿਆਦਾ ਭੜਕ ਗਿਆ। ਇਹ ਤਾਂ ਗ਼ਲਤ ਪਾਸੇ ਨੂੰ ਹੋ ਗਿਆ ਮੈਨੂੰ ਕਹਿੰਦਾ ਤੇਰਾ ਜੇ ਤੂੰ ਏਡਾ ਵੱਡਾ ਸੱਚਾ ਸੀ ਗਾ। ਤੇਰਾ ਰੱਬ ਨੇ ਤੇਰਾ ਕੰਮ ਕਿਉਂ ਰੋਕ ਦਿੱਤਾ। ਮੈ ਕਿਹਾ ਜੀ ਉਹ ਰੱਬ ਨੇ ਨਹੀਂ ਰੋਕਿਆ। ਉਹ ਮੇਰੇ ਕੰਮਾਂ ਕਰਕੇ ਰੋਕਿਆ। ਉਹ ਮੇਰੇ ਕੰਮ ਰੋਕੇ ਮੇਰੇ ਲੱਛਣ ਮਾੜੇ ਸੀ ਕਹਿ ਸਕਦੇ ਆ ਮੇਰਾ ਉਸ Time ਵਿੱਘੜਿਆਂ ਹੋਇਆ ਸੋ ਉਲਾਦ ਵਾਸਤੇ ਕਦੇ ਪਿਓ ਪੈਸੇ ਨਹੀਂ। ਬਸ ਆਦੀ ਸੀ ਸੱਚ ਮੈਂ।

ਰਾਜਪ੍ਰੀਤ।

ਜਵਾਕ ਨਾਲ ਗਲ ਕਰ।

ਕਰਦਾ ਨੀ ਇਹ ਹਲੇ ਆਪਣੀ ਆਕੜ ਚ ਹੈਗਾ।

ਮੇਰਾ ਜਵਾਬ ਦੱਸੋ ਤਾਂ ਕਿੰਨੇ।

ਗੱਲ ਕਰਦੇ ਹੁੰਦੇ ਨੇ ਦੋ ਸਾਲ ਬਾਅਦ ਜਾਂ ਡੇਢ ਸਾਲ ਬਾਅਦ।

ਯਾਰ ਜਦੋਂ ਪਰਵਾਜ਼ ਹੋਇਆ ਓਦੋਂ experience ਦਾ। ਨਹੀਂ ਜਦੋਂ ਬੰਦਾ ਹਰ time ਕੋਲ ਰਵੇ ਫੇਰ ਉਸ ਬੰਦੇ ਨੂੰ ਪਤਾ ਹੁੰਦਾ ਹੈ ਕਿ ਹਾਂ ਬਚਾ ਕਿਦਾ ਕੀ ਹਿਸਾਬ ਹੁੰਦਾ ਹੈ ਹੁਣ ਇਥੇ ਇਨ੍ਹਾਂ ਦੇ ਜਵਾਕ ਹੈਗੇ ਨੇ। ਪਲਦੇ ਨੇ ਠੀਕ ਆ ਇਹ ਮਾਲਿਸ਼ ਵਗੈਰਾ ਕਰਦੀਆਂ ਨੇ ਤੁਹਾਨੂੰ ਨੁਆਧੀਆਂ ਤੁਆਧੀਆਂ ਤੇ ਬੰਦੇ ਦਾ ਪਤਾ ਲੱਗ ਜਾਂਦਾ ਹੁੰਦਾ ਹੈ ਕਿ ਏਨੂੰ ਕਿੱਦਾਂ ਇਨ੍ਹਾਂ ਨੂੰ ਕਿਦਾ ਰਖਣਾ ਹੈ। ਕਿੱਦਾਂ ਰੱਖਣਾ ਹੈ ਦੇਖ ਛੇ ਮਹੀਨੇ ਦਾ ਛੇ ਮਹੀਨੇ ਇਨ੍ਹਾਂ ਦੇ ਉਹ ਹੋ ਮਤਲਬ ਚਲ ਛੱਡ। ਹੋਰ ਦਸ ਕੋਈ ਗੱਲ ਬਾਤ ਹੈ ਬੱਚੇ ਦਾ ਜਦੋਂ ਤੇਰੇ ਜਵਾਕ ਹੋਣਗੇ ਤੂੰ ਉਦੋਂ ਦੱਸੀ ਪਹਿਲਾਂ ਉਹਨੂੰ ਪੈਦਾ ਤੇ ਕਰ ਲੈ ਹਾਲੇ ਤੇ ਟਿੱਡ ਦੇ ਵਿਚ ਹੈ ਉਹ। ਬਸ ਉਹਦੀ growth ਹੋਣੀ ਸ਼ੁਰੂ ਹੋਣੀ ਐਂ ਹੁਣ ਬਣ ਗਿਆ ਹੈ ਉਹ। ਪਤਾ ਨਹੀ ਉਹਨੇ ਕਦ ਬੰਨਣਾ ਪੂਰਾ ਉਹਦਾ ਸਰੀਰ। ਸ਼ਰੀਰ ਤਾਂ ਪੂਰਾ ਬਣ ਗਿਆ ਬਸ ਉਸ ਨੇ ਵੱਧਣਾ ਫੁਲਣਾ ਹੈ। ਮੇਰੀ ਮੇਰੀ ਗੱਲ ਸੁਣੀ ਨਿੱਕੀ ਬੱਚੇ ਦਾ ਜਨਮ ਹੋਣ ਲਈ ਇੰਨਾ ਕੁਛ ਹੁੰਦਾ ਹੈ ਫੇਰ ਬੰਦਾ ਮਰਦਾ ਹੈ ਨਾ ਇੰਨੇ ਜਹੇ ਕੁੱਜੇ ਦੇ ਵਿਚ ਆ ਜਾਂਦਾ ਹੈ।

ਜਿਵੇਂ ਟਿੱਡ ਦੇ ਵਿੱਚ ਹੁੰਦਾ ਹੈ ਛੋਟਾ ਜਿਹਾ ਹੁੰਦਾ ਹੈ ਐਵੇਂ ਹੀ ਫੇਰ ਮਰਨ ਤੋ ਬਾਅਦ ਉਹਨਾਂ ਜਿਹਾ ਹੀ ਹੋ ਜਾਂਦਾ ਹੈ ਉਹਨਾ ਕ ਦੇਖ ਯਾਰ ਅਹ ਹੁਣ। ਮਾਮੇ ਦੇ ਗਏ ਨਾ ਪਤਾ ਨਹੀਂ ਹਡ ਰਹ ਗਈ ਸੀ ਜਾਂ ਪਤਾ ਨਹੀਂ ਕੀ। ਹੁੰਦੀ ਹੈਗੀ ਹਡਾਂ ਦੀ ਤੇ ਕੀਰਤਪੁਰ ਖੂਹੀ ਪਾ ਕੇ ਆਏ ਉਹਨਾਂ ਤੁਸੀਂ ਵੀ।

ਤਾਂ ਵੀ ਪੈਂਦੇ ਨੇ ਜਿਹੜੇ ਜਿਵੇਂ ਅੰਮ੍ਰਿਤਸਰ ਦੇ ਹੁੰਦੇ ਨੇ ਗੇ ਜ਼ਿਆਦਾ ਦੂਰ ਪੈ ਜਾਂਦਾ ਉਨ੍ਹਾਂ ਨੂੰ ਉਹ ਉੱਥੇ ਬਿਆਸ ਚ ਪਾ ਜਾਂਦੇ ਨੇ।

ਬਹੁਤ ਨੇ ਉਹ ਦਰਿਆ ਭਰਿਆ ਪਿਆ ਹੈ ਨਾ। ਕਦੀ ਕੋਈ ਓਥੋਂ ਪੂਰਾ ਇਨਸਾਨ ਬਣਕੇ। ਨਿਕਲ ਨਾ ਤਾਂ ਓਥੇ ਕੀ ਐ ਪਰ ਓਥੇ ਮਿਲ ਜਾਂਦੇ ਨੇ ਉਹਦੇ ਵਰਗੇ ਜੋ ਹੋ ਜੇਹਾ ਉਹ ਗਿਆ ਹੁੰਦਾ ਹੈ ਉਹਦੇ ਵਰਗੇ ਮਿਲ ਜਾਂਦੇ ਨੇ ਜ਼ਰੂਰ।

ਫੁੱਲ ਪਾਉਣ ਲਈ ਬੋਲਦੇ ਉਹਨੂੰ ਜਦ ਕਿ ਅਹ ਹਿੰਦੀ ਦੇ ਵਿੱਚ ਬੋਲਦੇ ਅਸਤੀਆ ਬਹਾਣ ਚੱਲੇ ਆਂ ਆਪਾਂ।

ਫੁੱਲ ਪਾ ਜਾਨੇ ਆਂ ਨਾ ਕਹਿੰਦੇ ਜੇ ਰਸਤੇ ਚ ਗੱਡੀ ਰੋਕੋ। ਕਿਹਦੀ ਨਹੀ ਹੈਗੇ ਕਿਉਂਕਿ ਉਹ but ਸ਼ਮਸ਼ਾਨਘਾਟ ਵਿਚੋਂ ਲੈ ਕੇ ਆ ਨੇ ਹੰਨੇ ਹੈ ਨਾ। ਓਦੋਂ ਵੀ ਇੱਕ ਬੰਦੇ ਨੂੰ ਪਿੱਛੇ ਮੁੜਕੇ ਨਹੀਂ ਦੇਖਣਾ ਹੁੰਦਾ ਹੈਗਾ ਤੇ ਜਦੋਂ ਆਪਾਂ ਗੱਡੀ ਕਰਕੇ ਲੈ ਕੇ ਜਾਂਦੀ ਆ ਤਾ ਤੇ ਗੱਡੀ ਦੀ ਇੱਕ ਸੀਟ ਖਾਲੀ ਛੱਡ ਨੀ ਚਾਹੀਦੀ ਹੁੰਦੀ ਹੈ। ਨਹੀਂ ਦੇਖੋ ਜਿਵੇਂ ਚਾਚੇ ਦਾ ਚਾਚੇ ਦੇ ਪਾਉਣ ਗਏ ਸੀ ਨਾ ਗੱਡੀ।

ਤੇ ਫੇਰ ਕੀ ਸੀ ਗੱਡੀ ਖਰਾਬ ਹੋ ਗਈ ਵਿੱਚ। ਫਿਰ ਉਹ ਦੁਬਾਰਾ ਇੱਕ ਸਾਲ ਬਾਅਦ ਦੁਬਾਰਾ ਫਿਰ ਜਾਂਦੇ। ਸ਼ਾਂਤੀ ਲਈ ਦੁਬਾਰਾ ਹੁਣ ਪਾਠ।

ਉੱਨੀ ਦੀ ਗੱਲ ਹੈ ਇਹ ਦੋ ਹਜਾਰ ਉੱਨੀ ਛੱਬੀ ਤਰੀਕ ਨੂੰ ਪੂਰਾ।

ਮੈਂ ਇੱਥੇ ਹੀ ਸੀ ਨਾ ਓਦੋਂ ਤਾਂ। ਜਾਦਾ ਮੈਨੂੰ ਲੂੰਨ ਦੀਆਂ

ਮੈਂ ਸੌਂ ਗਈ ਸੀ ਗੀ ਉੱਠੀ ਨਹੀਂ ਮੁੜ ਕੇ ਮੈਂ ਰਾਤ ਨੂੰ ਰੋਟੀ ਵੀ ਨਹੀਂ ਬਣਾਈ ਮੈਂ। ਤੁਸੀਂ ਕਿੰਨੇ ਕੁੱਕੂ ਰੱਖੇ।

ਜਨਮ ਲੈਂਦਾ ਮਰ ਕਿਸੇ ਵੀ। ਉਹ ਵੀ ਗਲ ਆ ਬਸ ਤੂੰ ਮੱਦਦ ਕਰੀ ਬਈ ਮੇਰਾ normal ਹੋ ਜਾਵੇ ਮੇਰਾ ਉਹ ਨਾ ਹੋਵੇ operation ਨਾ ਹੋਵੇ ਬਸ ਜਿਹੜਾ normal ਆਮ delivery ਹੈ ਨਾ ਉਹਦੇ ਵਿੱਚ ਅਹ ਉਹ ਅਹ ਹੁੰਦਾ ਦੁਖ ਬੜਾ। ਹੁੰਦਾ ਨਾ ਜਦੋਂ ਚੀਰ-ਫਾੜ ਕਰਦੇ ਨੇ ਟੀਕੇ ਲੱਗਦੇ ਨੇ ਉਨ੍ਹਾਂ ਦਾ ਪੁੱਛ ਕੇ ਦੇਖ ਦੁੱਖ ਮੁੜ ਕੇ ਸਾਰੀ ਜ਼ਿੰਦਗੀ ਰਹਿ ਜਾਂਦਾ। ਇਹਦਾ ਉਹ ਹੋਇਆ ਸੀ ਨਾ ਪ੍ਰਭਾਤ ਦਾ ਫੇਰ ਅਸੀਂ ਬੜਾ ਨਿਕਲ ਨਹੀਂ ਹੋਇਆ ਤੇ ਉਹਨਾਂ ਨੇ operation ਕੀਤਾ ਸੀਗਾ।

ਉਹਨੂੰ ਮੰਜੇ ਤੋਂ ਨਹੀਂ ਲਾਣਾ ਉਹਨੂੰ ਆ ਨਹੀਂ ਕਰਨਾ ਉਹਨੂੰ ਵਾਹ ਨਹੀਂ ਕਰਨਾ ਮਤਲਬ ਉਸ ਤੋਂ ਬਾਅਦ ਨਾ ਇਹ ਬੜਾ ਜੇ ਤੂੰ ਸਰਦੀਆਂ ਚ ਜਾਏਗੀ ਨਾ ਸਰਦੀਆਂ ਚ ਇਸ ਤੋਂ ਵੀ ਵੱਧ ਦਰਦ ਹੁੰਦਾ ਹੈ ਕਿਉਂਕਿ ਉਹ ਟਾਂਗੇ ਦੇ ਨਾਲ ਦਰਦ ਹੁੰਦਾ ਹੈ ਨਾ। ਇਹ ਹੁੰਦਾ ਹੈ ਕੇ ਠੰਢ ਦੇ time ਟੰਕੇ ਸੁੱਕਦੇ ਨਹੀਂ ਹੈਗੇ। ਉਦੋਂ ਟਾਂਕੇ ਸੁੱਕਦੇ ਔਖੇ ਨੇਗੇ। ਹੋਰ ਦਸ phone ਲੈਣਾ ਮੈਂ ਵੀ ਨਵਾਂ।

ਤੂੰ ਤੇਰੇ ਤੇ ਹੋਵੇਂ ਤੇਰੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਸਿੱਧੂ ਮੂਸੇਵਾਲਾ।

ਤੀਹ ਤਰੀਕ ਨੂੰ ਉਹਦਾ ਜਨਮ ਦਿਨ ਸੀ ਗਾ।

ਵੈਸੇ ਮੈਂ ਸੋਚ ਰਹੀ ਹਾਂ ਕਿ ਇਸ ਵਾਰ। ਤਰੀਕ ਨੂੰ mummy ਦਾ ਹੈ ਤੇ ਅਠਾਈ। ਮੇਰਾ ਤੀਹ ਨੂੰ ਆ ਉਨੱਤੀ ਤਰੀਕ ਨੂੰ ਸਿੱਧੂ ਦਾ ਹੋਇਆ ਸੀ ਗਾ ਨੂੰ ਸਿੱਧੂ ਮਾਰ ਤਾਂ ਸੀਗਾ ਤੇ ਤੀਹ ਤਰੀਕ ਨੂੰ ਮੇਰਾ birthday ਸੀ ਗਾ। ਅਠਾਈ ਨੂੰ। ਫੇਰ ਮੈਂ ਮਨਾਇਆ ਹੀ ਨਹੀਂ ਹੈਗਾ ਨਾ ਕੁੱਝ ਲਿਆਏ ਆ ਨਾ ਕੁਝ ਖਾਧਾ ਨਾਂ ਹੀ ਕੁਝ ਕਰਿਆਂ ਹੀ ਹੈਗਾ। ਗਾਣੇ ਬੜੇ ਵਧੀਆ।

ਹੁਣ ਵੀ ਤਾਂ ਉਹਨੂੰ ਗਾਨਾ ਕੱਡਦਾ ਹੀ ਆ ਮੈਂ। ਹੁਣ ਉਹ। ਕਿੱਥੋਂ ਆ ਗਿਆ ਉਹਦੀ ਆਵਾਜ਼ ਚ ਨਹੀਂ ਹੈ ਉਹ ਲਿਖੇ ਹੋਣਗੇ ਉਨੇ ਗਏ ਕਿਸੇ ਹੋਰ ਨੇ।

ਉਹਦੀ ਆਵਾਜ਼ ਉਹਨੇ ਪਹਿਲਾਂ record ਕਰਕੇ।

ਹਾਲੇ ਸਿੱਧੂ ਦਾ ਹੈ ਹੀ ਨਹੀਂ ਗਾ ਜਿਹੜੀ ਚੀਜ਼ ਫਿਰ ਸੁਣਨਾ ਵੀ ਕਿਥੋਂ ਸੀ ਗਾ। ਜਿਹੜੀ ਚੀਜ਼ ਹੈ ਨਹੀਂ ਉਹਦੇ ਉਹਦੇ। ਮੈਨੂੰ ਗਾਣੇ ਤਾਂ ਖਾਸ ਹੀ ਸੀ ਗੇ ਉਹਦੇ ਬਾਪ ਨੇ ਉਹਦੇ ਉਹ ਕਰ ਲਈ ਸੀ ਗੇ ਕਹਿੰਦਾ ਮੈਂ ਉਹ ਕਰਨੇ ਨੇ ਵੀ ਜਿਹੜੇ ਕਹਿੰਦਾ ਗਾਣੇ ਸਿੱਧੂ ਦੇ ਹੈਗੇ ਮੈਨੂੰ ਦੇ ਦਿਓ ਇਕੱਠੇ ਕਰਕੇ ਮੈਨੂੰ।

ਅੱਗੇ ਉਹ ਹੋ ਗਈ ਨਾ। ਛੱਡਣਾ ਥੋੜ੍ਹਾ ਦਰਦ ਹੋਣ ਲੱਗ ਪਿਆ ਛੱਡ ਹੱਥ ਤੂੰ ਹੱਥ ਮੇਰਾ ਆਨੀ ਆ ਫੇਰ।

ਹੋਰ ਦੱਸ?